ਮੇਰਾ ਨਾਮ ਰਮਣ ਦੀਪ ਸਿੰਘ ਹੈ ਮੈਂ ਮੈਂ ਪੰਜਾਬ ਦਾ ਰੇਹਨ ਵਾਲਾ ਹਾਂ ਸਾਡੇ ਏਥੇ ਸਬ ਕੁਛ ਹੈ ਸਾਨੂ ਸਾਨੂ ਪੰਜਾਬ ਚ ਰਹਿਣ ਚ ਵਧੀਆ ਲਗਦਾ ਹੈ ਸਾਨੂ ਇਥੇ ਹੋਰ ਸਾਰਾ ਕੁਛ ਮਜ਼ਾ ਆਉਂਦਾ ਆਯ ਸਾਡੇ ਏਥੇ ਲਾਲੀ ਆਯ ਲਾਲੀ ਲਾਲੀ ਦਾ ਸਾਡੀ ਓਥੇ ਬੋਹਤ ਵਧੀਆ ਰਹਿਣ ਸਹਿਣ ਹੈ ਇਸ ਕਰਕੇ ਸਾਨੂ ਏਥੇ ਵਧੀਆ ਲਗਦਾ ਆਯ ਰਹਿਣ ਸਹਿਣ ਚ ਵਧੀਆ ਲਗਦਾ ਆਯ ਏਸ ਕਰ ਕੇ ਅਸੀਂ ਏਥੇ ਈ ਰਹਨੀ ਆਂ ਰੇਹ੍ਨ੍ਡੇ ਹਨ ਅਸੀਂ ਪੰਜਾਬ ਵਿਚੋਂ ਬੋਹਤ ਸਕਦੇ ਹਨ ਤਾਂ ਕਰ ਕੇ ਅਸੀਂ ਦੇ ਵਿਚ ਸਾਨੂ ਵਧੀਆ ਲਗਦਾ ਹੈ ਰਹਨਾ ਅਸੀਂ ਅਸੀਂ ਇਲਾਂਟੇ ਵੀ ਘੁਮਣ ਗਏ ਸੀ ਓਥੇ ਸਾਨੂ ਬੋਹਤ ਮਜ਼ਾ ਆਯਾ ਸਾਨੂ ਓਥੇ ਰਹਿਣ ਸਹਿਣ ਦਾ ਬੋਹਤ ਬੋਹ ਪ੍ਰਬੰਦ ਹੈ ਸਾਨੂ ਓਥੇ ਰੇਹਾਨ ਚ ਬੋਹਤ ਵਾਦਿਯ ਲਾਗ੍ਯ ਤਾਂ ਕਰ ਕੀ ਅਸੀਂ ਓਥੇ ਹੀ ਰੇਹ੍ਨ੍ਡੇ ਆਂ ਤਾਂ ਕਰ ਕੇ ਓਥੇ ਮਨੀ ਭਾਈ ਵਧੀਆ ਸਾਡਾ ਦੇ ਦੇ ਵਿਚ ਮਾਰਕੇਟ ਵਿਚ ਰਹਿਣ ਵਾਲੇ ਤਾਂ ਕਰ ਕੇ ਮਾਰਕੇਟ ਵਿਚ ਰਹਿਣ ਵਾਲੇ ਤਾਂ ਮਾਰਕੇਟ ਵਿਚ ਹੀ ਸਬ ਕੁਛ ਮਿਲਦਾ ਹੈ। ਸਾਨੂ ਪੰਜਾਬ ਤੋਂ ਬਹਿਰ ਜਾਂ ਦੀ ਵੀ ਲੋੜ ਨਹੀਂ ਸਾਡੇ ਏਥੋਂ ਸਬ ਕੁਛ ਮਿਲਦਾ ਹੈ ਤਾਂ ਕਰ ਕੇ ਸਾਨੂ ਏਥੇ ਰਹਿਣ ਵਿਚ ਵਧੀਆ ਲਗਦਾ ਹੈ ਵਾਦਿਯ ਰਹੰਦਾ ਹੈ। ਤਾਂ ਕਰ ਕੀ ਵੀ ਏਥੇ ਸਾਨੂ ਵਾਦਿਯ ਲਗਦਾ ਹੈ ਵਾਦਿਯ ਲਗਦਾ ਅਹਿ ਤੁਸੀਂ ਈਯ ਕਰ ਕੇ ਬੋਲ ਸਕਦੇ ਊ ਕੀ ਓਹੋ

ਜਾਂ ਤੋਂ ਵਿਚ ਵਸਦੀ ਹੈ ਕੀ ਓਹੋ ਓਡੀ ਵਿਚ ਓਡੀ ਵਿਚ ਹੀ ਜਾਂ ਨਾਈ ਸਕਦਾ ਇਸ ਲੈ ਸਾਨੂ ਓਹੋ ਕਰਨ ਤੋਂ ਪੇਹ੍ਲਾਂ

ਨਹੀ ਓਹਦੀ ਕਰਨ ਤੋਂ ਬਾਅਦ ਤੋਂ ਬਾਅਦ ਕਰਨ ਤੋਂ ਬਾਦ ਕਰਨ ਲਗੀ ਹੈ ਕੀ ਓਹੋ ਸਾਡੇ ਵਿਚ ਓਹਦੇ ਵਿਚ ਪਯਾਰ ਤੋਂ ਰਹ ਗਯਾ ਹੈ ਕੀ ਓਹੋ ਸਾਡੇ ਪਚਾਰ ਪਚਾਰ ਕਰ ਸਕਦੇ ਹਨ ਕੀ ਓਹੋ ਤਾਣੁ ਹੀ ਭੁਲ ਗਾਯ ਹਨ ਭੁਲ ਗਾਯ ਹਨ ਓਸ ਤੋਂ ਬਾਅਦ ਓਹੋ ਸਾਨੂ ਭੁਲਾਨ ਤੋਂ ਬਾਅਦ ਹੀ ਤਾਂ ਸਾਰੇ ਪਤਾ ਲਾਗ ਜਾਂਦਾ ਹੈ ਕੀ ਓਹੋ ਸਾਨੂ ਵੀ ਭੁਲਣ ਤੋਂ ਭੁਲਣ ਤੋਂ ਓਹੋ ਰਖ ਸਕਦੇ ਹਨ ਓਹੋ ਤੋਂ ਓਸ ਤੋਂ ਬਾਅਦ ਓਹੋ ਸਾਡੇ ਤੋਂ ਬਾਅਦ ਵੀ ਕਰਨ ਤੋਂ ਰੋਕ ਸਕਦੇ ਹਨ ਓਸ ਤੋਂ ਪੇਹ੍ਲਾਂ ਹੀ ਤਾਡੇ ਸਾਡੇ ਦਿਲ ਤੋਂ ਵੀ ਬੀਤੀ ਦੀਦ ਦੀ ਹੈ ਕੀ ਓਹੋ ਸਾਡੇ ਤੋਂ ਹੀ ਦੂਰ ਰੇਹਾਨ ਤੋਂ ਕਰ ਦੇਂਦਾ ਹੈ ਕੀ ਓਹੋ ਸਾਡੇ ਹੀ ਫਾਲਾਵ੍ਯ ਤੇ ਉੜ ਕੇ ਦੋਵੇ ਸ਼ਕ ਸ਼ਾਤੀਰ ਤੇ ਸ਼ਤ ਤੇ ਬੇਹ ਜਾਂਦਾ ਹੈ ਓਹੋ ਓਹੋ ਜਾਂ ਤੋਂ ਬਾਅਦ ਓਸਨੂ ਕਰਦੇ ਕਰਦਾ ਹੈ ਕੀ ਓਹੋ ਓਸ ਤੋਂ ਬਾਅਦ ਕਰਨ ਤੋਂ ਪੇਹ੍ਲਾਂ ਹੀ ਕਰਨਾ ਪੈਂਦਾ ਹੈ ਕੀ ਓਹੋ ਜਾਂ ਜਾਂ ਤੋਂ ਪੇਹ੍ਲਾਂ ਹੀ ਕਰਨਾ ਪੈਂਦਾ ਹੈ ਕੀ ਓਹੋ ਓਸ ਤੋਂ ਬਾਅਦ ਸਾਨੂ ਕਰਨ ਤੋਂ ਪੇਹ੍ਲਾਂ ਮਨੀ ਭਾਈ ਵਾਦਿਯ ਸਾਡੇ ਤੋਂ ਓਡੀ ਵਚ ਵਾਦਿਯ ਗੁਲਕਰ ਹਨ ਸਾਨੂ ਇਹ ਹੁੰਦਾ ਹੈ। ਸਾਥੋਂ ਓਸ ਤੋਂ ਬਾਅਦ ਸਾਡੇ ਤੋਂ ਓਹੀ ਫ਼ਨਕਾਰ ਹੁੰਦਾ ਹੈ ਕੀ ਊ ਸਾਡੇ ਤੋਂ ਦੂਰ ਰੇਹਾਨ ਤੋਂ ਬਾਦ ਵੀ ਸਾਡੇ ਨਾਲ ਹੀ ਰਹ ਸਕਦਾ ਹੈ ਕੀ ਓਦੇ ਵਿਚ ਓਦੇ ਵਿਚ ਸਾਨੂ ਹੀ ਕਰਨ ਕਰਨ ਤੋਂ ਪੇਹ੍ਲਾਂ ਓਸ ਤੋਂ ਬਾਅਦ ਸਾਨੂ ਹੀ ਜਾਂ ਤੋਂ ਬਾਅਦ ਓਸਦੇ ਵਿਚ ਸਾਡੇ ਹੀ ਤੁਵਾਡੀ ਹੀ ਇਕ ਨਾਮ ਤੋਂ ਕਰਨ ਸੁਨ ਸਕਦੇ ਹਨ ਓਸ ਤੋਂ ਪੇਹ੍ਲਾਂ ਕੀ ਓਹੋ ਸਾਡੇ ਵੀਕਲ ਸਾਡੇ ਵਿਸਲ ਵਿਚ ਮੁਰ ਅਕੜਾ ਹੈ ਕੀ ਓਹੋ ਓਸ ਤੋਂ ਬਾਅਦ ਓਸ ਤੋਂ ਬਾਅਦ ਕੀ ਓ ਸਾਡੇ ਹੀ ਪਾਚਾਵੇਨ ਤੇ ਓੜਨ ਉੜਨਾ ਚੌਂਦਾ ਹੈ ਕੀ ਊ ਸਾਡੇ ਹੀ ਸਾਡੇ ਹੀ ਦਿਲ ਤੇ ਹੀ ਅਰਰ ਸਕਦਾ ਹੈ ਓਸ ਤੋਂ ਬਾਅਦ ਕੀ ਓਹੋ ਏ ਸਾਨੂ ਮਿਲਣ ਤੋਂ ਬਾਅਦ ਸਾਡੇ ਓਹੋ ਦਿਲ ਚੌਂਦਾ ਹੈ ਕੀ ਓਹੋ ਸਾਡੇ ਹੀ ਦਿਲ ਤੇ ਕੇਹਨ ਤੋਂ ਬਾਅਦ ਦਿਲ ਤੇ ਸਟ ਵਜਦੀ ਹੈ ਓਸ ਤੋਂ ਓਸ ਤੋਂ ਉਸ ਤੋਂ ਬਾਅਦ ਕੀ ਓਹੋ ਸਾਨੂ ਦਸਦਾ ਹੈ

ਇਕ ਨਾਮ ਹੋ ਸਕਦਾ ਹੈ ਓਸ ਤੋਂ ਬਾਅਦ ਹੀ ਸਾਡੇ ਓਡੀ ਵਿਚਾਲ ਵਿਚਾਰ ਕਹ ਸਕਦੇ ਹਨ ਅਸੀਂ ਓਸਦੇ

ਕਾਬਿਲ ਹੈ ਕੀ ਓਹੋ ਜਾਂ ਜਾਣ ਜਾਣ ਜਾਣ ਜਾਣ ਕੇ ਸਾਡੇ ਦਿਲ ਵਿਚ ਦਿਲ ਵਿਚ ਹੀ ਉਜਾਰਦਾ ਹੈ ਕੀ ਓਹੋ ਸਾਡੇ

ਇਨਕਾਰ ਕਰ ਦੇਂਦਾ ਹੈ ਕੀ ਓਹੋ ਸਾਡੇ ਵਿਜੋਗ ਤੇ ਓਡੀ ਵਿਚ ਨਹੀ ਆ ਸਕਦੇ ਤੇ ਓਸ ਦੇ ਰੂਚ ਵਿਚ ਸਾਨੂ ਓਨੇ ਪੁੱਛ ਸਕਦੇ ਹਨ ਪੁੱਛ ਸਕਦੇ ਹਨ ਓਡੀ ਵਿਚ ਵਿਚ ਊ ਕਰ ਸਕਦੇ ਹਨ ਤਾਂ ਕੀ ਓਹੋ ਸਾਡੇ ਦਿਲ ਵਿਚ ਰਹਨ ਤੋ ਇਨਕਾਰ ਕਰ ਦਿਤਾ ਹੈ

ਦਿਲ ਵਾਰ ਕਾ ਕਰ ਦੇਂਦੇ ਹਨ ਓਸ ਦੇ ਦਿਲ ਵਿਚ ਕਰਨ ਤੋਂ ਪੇਹ੍ਲਾਂ ਓਸ ਤੋਂ ਬਾਅਦ ਵੀ ਸਾਡੇ ਓਹੋ ਦਿਲ ਵਿਚ ਰਖਦੇ ਹਨ ਸਾਡੇ ਏਥੇ ਸਾਡੇ ਏਥੇ ਪੰਜਾਬ ਤੋਂ ਸਬ ਤੋਂ ਵਖ ਵਖ ਚੀਜ਼ਾਂ ਸਾਡੇ ਏਥੇ ਬਣਾਈਆਂ ਜਾਨ੍ਦਿਯਾਂ ਹਨ ਸਾਨੂ ਏਥੇ ਓਸ ਤੋਂ ਵੀ ਉਪਰ ਲੇਕ ਤੇਚ੍ਨੋਲੋਗ੍ਯ ਤੇਚ੍ਨੋਲੋਗ੍ਯ ਊਟੀ ਓਸਦੀ ਘਰ ਵਿਚ ਸਬ ਕੁਛ ਦਿਤਾ ਜਾਂਦਾ ਹੈ ਸਾਨੂ ਰਥੀ ਸਬ ਕੁਛ ਮਿਲ ਜਾਂਦਾ ਹੈ ਮਿਲਨੇ ਤੋਂ ਬਾਅਦ ਸਾਡੇ ਏਥੇ ਸਬ ਕੁਛ ਤੋਂ ਊ ਕਰ ਜਾਂਦੇ ਹਨ ਓਸ ਤੋਂ ਓਸ ਤੋਂ ਬਾਅਦ ਹੀ ਓਸ ਤੋਂ ਪੇਹ੍ਲਾਂ ਵੀ ਸਾਨੂ ਸਬ ਕੁਛ ਪਤਾ ਹੈ। ਪਤਾ ਹੈ ਕੀ ਓਹੋ ਓਹੋ ਰੇਹਾਨ ਤੋਂ ਪੇਹ੍ਲਾਂ ਕੀ ਓਹੋ ਓਸ ਤੋਂ ਬਾਅਦ ਵੀ ਰਹ ਜਾਨ੍ਦਿਯਾਂ ਹਨ ਓਸ ਤੋਂ ਵੀ ਪੇਹ੍ਲਾਂ ਦੀ ਗਲ ਹੈ ਜੀ ਓਹੋ ਓਸਦੀ ਕੁਰੀ ਦੇ ਵਿਚ ਨਾਇਕ ਨਾਲਾਇਕ ਕਰਦੀ ਹੈ ਨਾਲਾਇਕ ਕਰਨ ਦੇ ਵਿਚ ਵਿਚ ਸਾਡੇ ਹੀ ਗੁਨਾਹ ਵਿਚ ਓਹੋ ਕਰਦੀ ਹੈ ਕੀ ਓਹੋ ਸਾਨੂ ਹੀ ਬੋਲਣ ਦੀ ਸ੍ਨਾਬ ਰਖਦੀ ਹੈ ਕੀ ਓਹੋ ਸਾਨੂ ਪੁੱਛਣ ਤੋਂ ਬਾਅਦ ਵੀ ਪੁੱਛਣ ਤੋਂ ਬਾਅਦ ਵੀ ਸਾਨੂ ਪ੍ਪੋਚ੍ਦੀ ਹੈ ਕੀ ਸਾਨੂ ਵੀ ਓਹੋ ਕਰ ਤੋਂ ਕਰ ਸਕਦੀ ਹੈ ਓਸ ਤੋਂ ਬਾਅਦ ਵੀ ਸਾਨੂ ਓਸ ਤੋਂ ਬਾਅਦ ਵੀ ਸੌ ਓਸ ਵਿਚ ਕਰ ਹੋਜਾਂਦਾ ਹੈ ਕੀ ਵੀ ਸਾਨੂ ਕੀ ਵੀ ਸਾਨੂ ਓਦੇ ਵਿਚ ਵੀ ਓਸ ਦੇ ਵਿਚ ਵਿਚ ਵੀ ਕਰ ਕਰ ਦੇਂਦੀ ਹੈ ਕਿ

ਐਸਾ ਅਮਨ ਨੂੰ ਇਕ ਐਸਾ ਇੰਸਾਨ ਹੈ ਝੋ ਮੇਰੀ ਜ਼ਿੰਦਗੀ ਦੀ ਪੀੜ੍ਹਾ ਤੜ੍ਹੱਪ ਚਾਹਤ ਥੋ ਬੋਹੋਤ ਚੰਗੀ ਤਰਾਹ ਵਖਿਬ ਹੈ ਜੇੜ੍ਹੀ ਗੱਲ ਬਾਤ ਰੀਮਪੀ ਦੇ ਜਿੰਦੇ

ਨੇ ਐ ਕਹੇ ਕੇ ਰੀਮਪੀ ਦਾ ਹੱਥ ਫੜ੍ਹ ਲਿਆ। ਉਸਨੇ ਹੱਥ ਫੜ੍ਹ ਕੇ ਰੀਮਪੀ ਨੇ ਦੇ ****** ਦਿਲ ਅੰਧਰ ਇੰਝ ਜਾਪਿਆਂ ਕੀ ਜਿਵੇਂ ਬਿਨਾ ਜ਼ਿੰਦਗ਼ੀ ਦੇ ਵਿਚ ਬਾਰਿਸ਼ ਦੀਆ ਕਣੀਆਂ ਪਹੀਂਢ ਵਾਂਘ ਨਵੀਂ ਤਾਜੀ ਤਾਝੱਗੀ ਪੈਦਾ ਹੋ ਗਈ ਕੂਚ ਦੇਰ ਕਮਰੇ ਵਿਚ ਚੁੱਪ ਚਾ ਗਈ ਰੀਮਪੀ ਅਮਨ ਦੀਆ ਬਾਹਾਂ ਵਿਚ ਪੀਗਲ ਨਾ ਜਾਣਾ ਚਾਹੁੰਧੀ ਸੀ ਪਰ ਉਸ ਨੂੰ ਉਦੇ ਮਨ ਵਿਚ ਸੰਕੋਚ ਸੀ ਉ ਅਪਣੇ ਪਤੀ ਨਾਲ ਬੇਵਫਾ ਨਹੀਂ ਕਰਨਾ ਚਾਹੁੰਧੀ ਸੀ। ਐ ਸੋਚਦਿਆਂ ਸੋਚਦਿਆਂ ਰੀਮਪੀ ਨੇ ਨੇ ਅਮਨ ਵਿਚ ਸਿਰਫ ਅਪਣਾ ਹਵਾ ਤੋਂ ਢੋ ਜਿਸਮ ਦਾ ਫੈਸਲਾ ਰੱਖਿਆ ਦੋਵਾਂ ਜਿਸਮ ਅੰਧਰ ਇਕ ਲਹਿਰ ਉਠਿ ਤੇ ਅਮਨ ਨ ਨੇ ਅਪਨੇ ਹਾਥ ਹਵਾ ਵਿਚ ਫਹੈਲੰਢੇ ਹੁਐ ਹਾਥ ਹਵਾ ਵਿਚ ਫਹੈਲੰਢੇ ਹੁਏ ਖਤਮ ਕਰ ਦਿਤੇ ਓਏ ਰੀਮਪੀ ਟੀ ਤੇ ਝੁੱਗਾ ਖੇਤੇ ਕੁਛ ਦੇਰ ਤੂ ਬਾਧ ਉਨੱਢੇ ਰੂਕੇ ਢੇ ਇਸੇ ਹਾਲਾਤ ਵਿਚ ਇਕ ਦੂਸਰੇ ਰੀਮਪੀ ਫਹਿਰ ਸ਼ਰਮਾ ਗਈ ਤੰਦੂਰ ਦੇ ਅੰਗਾਰਿਆਂ ਵਾਂਗ ਰੀਮਪੀ ਦਾ ਚੇਹਰਾ ਆ ਉਪਰ ਲਾਲੀ ਆ ਗਈ ਏਨੇ ਨੂੰ ਸਮੇਂ ਦੀ ਘੇਨਟੀ ਬਜ ਗਈ ਤੇ ਅਵਾਜ ਆਯੀ ਅਧੀ ਛੁਟੀ ਦਾ ਸਮਾਹਾ ਖਤਮ ਹੋ ਗਯਾ ਸੀ ਦੋਵੇਂ ਐ ਪਯਾਰ ਸੇ ਦੇ ਸੁੰਦਰ ਉ ਮੋ ਸੁਮਨ ਹੋਕਰ ਬਾਹਰ ਨਿਕਲ ਆਏ ਐ ਤੂਫ਼ਾਨ ਐ ਨਜਾਰਾ ਅਨੁਭਵ ਰੀਮਪੀ ਦੇ ਵਿਚ ਵੱਖਰਾ ਸੀ ਕਿਉਕਿ ਰੀਮਪੀ ਦੇ ਪਤੀ ਨੇ ਆਜ ਤਕ ਕੱਢੀ ਉਸਨਾਲ ਪਯਾਰ ਨਾਲ ਗੱਲ ਨਹੀਂ ਕੇਤੀ ਸੀ ਅਮਨ ਨੇ ਬਹੁਤ ਕੁੜੀਆਂ ਨਾਲ ਮਿਠੀਆਂ ਮਿਠੀਆਂ ਗੱਲਾਂ ਨਾਲ ਫਸਾਯਾ ਹੋਯਾ ਸੀ ਉਸ ਦਾ ਹਾਲ ਸੀ ਪੰਜਾਬੀ ਗਾਣੇ ਵਰਗਾ ਸੀ ਕੱਢੇ ਇਸ ਫਹੋਸੇ ਕੱਢੇ ਉਸ ਜਾ ਮੇਰੇ ਤਿਤਲੀ ਅਵਾਇਘ ਪਰ ਊ ਊ ਤਿਤਲੀ ਨਹੀਂ ਊ ਭੋਲਾ ਸੀ ਜੇੜ੍ਹਾ ਖਿਲਦੇ ਫੂਲ ਉਪਰ ਅੱਧਮੋਈਏ ਤੂ ਸਾਰਾ ਰਸ ਚੁਸ ਕੇ ਨਸ਼ਟ ਕਰ ਦੇਂਦਾ ਸੀ ਤੇ ਫਿਰ ਕੀਸੇ

ਭੋਤ ਸੋਨਾ ਰੇਖਾ ਸੀ ਤੇ ਉਸ ਦੇ ਸ਼ਬਦ ਜਾਨ ਭੁਲਾਂਦਾ ਦਾ ਭੂਤ ਢੰਗ ਸੀ ਉਸ ਦੇ ਸ਼ਬਦਾਂ ਵਿਚ ਅੱਧਨੰਗੀ ਅੰਧਰ ਕੁਢ਼ੀ ਦੀ ਬੰਨਚ ਜਾਂਧੀ ਸੀ ਰੀਮਪੀ ਭੀ ਉਸ ਦੇ ਸ਼ਬਦਾ ਦਵਾਰਾ ਬੁਨੇ ਗਏ ਜਾਲ ਵਿਚ ਫੱਸ ਗਈ ਸੀ ਜੇਦੇ ਆਜ ਆਜ ਤਕ ਸੰਯਮ ਧਾਰਨ ਕਧਾਰਨ ਕਰਕੇ ਭੇਤੀ ਸੀ ਅਮਨ ਦੀਆ ਗਲਾ ਈ ਕੁਛ ਐਸੀ ਅਸਾਂਕੀ ਰੀਪਮੀ ਦੇ ਮਨ ਵਿਚ ਬਚੇ ਨੂੰ ਪੜ੍ਹਾਉਣ ਵਿਚ ਨਾ ਲਗਿਆ ਤੇ ਊ ਸਾਰਾ ਦਿਨ ਅਮਨ ਵਾਰੇ ਸੋਚ ਦੀ ਰੇਹੰਦੀ ਸਕੂਲ ਦੀ ਛੁਟੀ ਤੋਂ ਬਾਦ ਓ ਘਰ ਜਾਕੇ ਭੀ ਗੇਈ

ਵੇਖਿਆ ਕੀ ਸੱਸ ਚੇਲਣੇ ਚਣੇ ਨੇ ਦੇ ਬਾਹਰ ਬਚਾ ਕੇ ਚੋਰੀ ਚੋਰੀ ਨਿਕਲ ਰਹੀ ਹੈ। ਐ ਦੇਖ ਕੇ ਰੀਮਪੀ ਦੰਗ ਰੇਹ ਗਈ। ਹਮ ਉਹ ਸਮਝ ਗਈ ਕਿ ਚਣੇ ਘਰ ਇੰਜ ਕਿਉ ਗਈ ਸੀ ਉਸ ਨੇ ਚੜ੍ਹਾ ਚਾਟ ਦੇ ਕਰ ਲੇਹ ਵਿਚ ਇਕ ਕਲਾ ਰਹਿੰਦਾ ਸੀ ਰੀਮਪੀ ਨੇ ਅਪਨੀ ਸਸ ਦੇ ਕਾਰਨਾਮੇ ਪਿੰਢ ਦੀਆ ਬਹੁੜੀਆਂ ਜੋ ਸੁਨੇ ਧਨ ਸੁਨ ਲੇ ਤੰਨ ਉਸ ਨੂੰ ਚਾਨੇ ਦੇ ਛਿੰਦੋ ਦੋ ਵਿਚਕਾਰੇ ਜੋ ਭੀ ਚਲ ਰਿਯਾ ਸੀ ਸਭ ਸਮਜ ਆ ਗਯਾ ਸੀ। ਚੰਦਾ ਰੀਮਪੀ ਪੀ ਜੇ ਮਗਰ ਭੋਤ ਵਾਰੀ ਆਯਾ ਆ। ਰੀਮਪੀ ਨੇ ਨੇ ਊ ਭੋਤ ਹਵਸ ਭਰੀ ਨਜਰਾ ਨਾਲ ਵੇ ਵੇਖ ਤਕਦਾ ਸੀ। ਐ ਗੱਲ ਰੀਮਪੀ ਨੂੰ ਪਤਾ ਸੀ ਤਾਂ ਰੀਮਪੀ ਨੇ ਕਦੀ ਉਸ ਨੂੰ ਮੂ ਨਹੀਂ ਲਾਯਾ। ਚਨੇ ਨੇ ਚਨੇ ਨੁ ਪਿੰਢ ਦੀਆ ਕੋਈ ਭੀ ਜਨਾਨੀ ਬੁਲਾਕੇ ਰਾਜੀ ਨਹੀਂ ਥੀ ਰੀਪਮੀ ਨੁ ਸਮਜ ਆ ਗਈ ਸੀ ਕੀ ਉਸ ਊ ਕਿਸ ਕਾਮਨ ਲਈ ਚਲੇ

ਪਰ ਹੱਲੇ ਵੀ ਸੋਹਣੀ ਲਗਦੀ ਸੀ ਰੀਮਪੀ ਲਗ ਦੀ ਸੀ ਰੀਮਪੀ ਤੇ ਘਰ ਦਾ ਕਮ ਮੁਕੀਆਂ, ਰੋਟੀ ਪਾਣੀ ਕੀਤਾ ਤੇ ਰਾਤ ਨੁ ਅਪਨੇ ਕਮਰੇ ਵਿਚ ਲੰਭੇ ਪੇ ਗਈ ਤੇ ਫੋਨ ਪੜਿਆ youtube ਦੇਖੇਂ ਲਗੀ ਉਸਨੇ whatsapp ਸੇ ਸੰਦੇਸ਼ ਚੈੱਕ ਕੀਤਾ ਸੀ ਸੰਦੇਸ਼ ਅਮਨ ਦਾ ਆਯਾ ਸੀ ਤੇ ਲਿਖ ਕੇ ਬੇਜ ਸੁੰਦਰੀ, ਰਿਮਪੀ ਨੇ ਜਵਾਬ ਦਿਤਾ ਆਸ਼ਾ ਕਾਫੀ ਲੰਬਾ chat ਕਰਨ ਤੋ ਬਾਦ chat ਕਰਦੇ ਅਮਨ ਨੇ ਚੁੱਮਣ ਵਾਲੀ emoji ਭੇਜੀ, ਐ ਕਿ ਹੈ ਤਾ ਅਮਨ ਨੇ ਕੀਯਾ ਇਸਦਾ ਜਵਾਬ ਦਿਓ, ਰੀਮਪੀ ਨੇ ਅਗੋ ਵੋ ਓਹੀ emoji ਭੇਜ ਦਿਤੀ, ਅਮਨ ਨੇ ਰੀਮਪੀ

ਤੇ ਆ ਹੋਯਾ ਰੀਮਪੀ ਦੇ ਦਿਲ ਵਿਚ ਜਸਵਾਤਾ ਉਤੇ ਕਾਬੁ ਪਾਨਾ ਉਖਾ ਸੀ ਰੈਪ ਰੀਮਪੀ ਅਮਨ ਨੇ ਸੁਭ ਰਾਤਰੀ ਦਾ ਸਨੇਹਾ ਭੇਜਿਯਾਸੀ ਅੱਖਾਂ ਵਿਚ ਬੰਧ ਕਰ ਕੇ chat ਵਿਚ chat ਵਿਚ ਹੋਯਾ ਗੱਲਾਂ ਨੁ ਦਿਮਾਗ ਵਿਚ ਅਪਨੇ ਲਗ ਰਹੀ ਇਂਜ ਲਗਾ ਜਿਵੇ ਨੀਂਦਰ ਆ ਗਈ ਅਗਲੇ ਦਿਨ ਚਾਇ ਚਾਇ ਰੀਮਪੀ ਘਰ ਦਾ ਕਾਮ ਲਾਪੇੜ੍ਹ ਕੇ school ਜਾਨ ਵਾਸਤੇ ਤਯਾਰ ਹੋ ਗਈ ਅਮਨ ਦੀਆ ਅਧੀ ਰਾਤ ਵਾਲੀਯਾ ਗਲਾ ਕਰ ਕਰਗਈ ਆਸਾਨ ਰੀਮਪੀ ਸਕੂਲ ਪੋਹੁਚੀ ਅਮਨ ਪਹੇਲੇ ਤੋਂ ਹੀ school ਪੋਚ ਚੁੱਕਿਆ ਸੀ ਰੀਮਪੀ ਅਮਨ ਨੇ ਰੀਮਪੀ ਨੂ ਆਂਦੀਆਂ ਦੇਖ ਕੇ ਦੁਰ ਨਾਲ ਇਸ਼ਾਰਾ ਕੀਤਾ ਰੀਮਪੀ school ਦੇ ground ਵਿਚ ਆ ਜਾਵੇ। ਰੀਮਪੀ ਇਸ਼ਾਰਾ ਸਮਜ ਗਈ ਸੀ school ਦੇ ground ਵਿਚ ਪੋਹੁਚੀ ਰੀਮਪੀ ਖੂਬਸੂਰਤ ਲੱਗ ਰਹੀ ਥੀ ਹਾਲਾਂ ਕੀ ਸਰਦੀਆਂ ਇਨਸਾਨ ਉਪਰੋਂ ਤੁਸੀਂਵੀ ਪਾਈ ਹੂਓ ਸੀ ਜੋ ਬਹੁਤ ਸੁੰਦਰ ਲਗ ਰਹੀ ਥੀ ਰੀਮਪੀ ਅਮਨ ਕੋ Ground ਵਿਚ ਲਗੇ Bench ਉਪਰ ਦੋਵੇ ਭੇਟੇ ਥੋੜੀ ਥੋੜੀ ਧੁੰਦ ਦਾ ਨਸ਼ਾ ਵੇਖ ਪਤੇ ਬਖੇਰ ਰਹੀ ਥੀ ਅਮਨ ਨੇ ਆਪਣੇ ਦਿਲ ਦੀ ਗੱਲ ਰੀਮਪੀ ਨੁ ਦੱਸਣੀ ਚਾਹੀ ਜਦੋ ਮੈ ਕਲ ਕੀ ਮੁਲਾਕਾਤ ਹੁਈ ਸੀ ਤਾ ਮੇਰਾ ਦਿਲ ਕਾਬੂ ਵਿਚ ਨਹੀ ਸੀ। ਮੈਂ ਅਪਣੇ ਆਪ ਕਾਬੂ ਪਾ ਲਿਆ, ਅਮਨ ਨੇ ਸਬਦਾਂ ਦਾ ਜਾਲ ਪਾਣੀ ਨੁੰ ਮਾਰ ਰੀਮਪੀ ਉਪਰ ਸੁੱਟ ਦਿਤਾ ਪਰ ਰੀਮਪੀ ਮੱਛਲੀ ਦੀ ਤਰਾਂ ਉਸ ਵਿਚ ਫਸ ਚੁਕੀ ਸੀ। ਰੀਮਪੀ ਨੇ ਕੀਆ ਅਮਨ ਨ ਮੇਰੇ ਦਿਲ ਵਿਚ ਡਾਵਾਦੀਆਂ ਗਲਾ ਅਜੀਬ ਹਰਕਤ

ਮੇਰੇ ਤੋਂ ਫੈਹੇਲੇ ਸੇ ਮਨ ਉਦਾਸ ਅਤੀਤ ਵਿੱਚੋ ਕਢ ਕੇ ਵਿਚ ਲੇਜਾ ਸਕਤੇ ਹੋ ਮੇ ਯਹਾਂ ਤਾਵਾਂਦੇ ਖ਼ਿਆਲ ਨਾਲ ਹੀ ਮੇ ਤਾ ਮੇ ਕੋੜ੍ਹ ਦੀਆ ਐ ਗਲ ਸੁਣਕੇ ਅਮਨ ਮੁਸ੍ਕੁਰਾਨ ਲਗਾ ਤੇ ਕਹਿਣ ਲੱਗਿਆ ਮੇਰੀ ਪਿਆਰੀ ਰੀਮਪੀ ਮੇਨੂ ਐ ਗਲ ਨੇ ਠੰਡਕ ਪੁਚਾਈ ਹੈ ਕੀ ਮੇਨੂ ਇਕ ਆਸ਼ਾ ਦੀ ਪਰੀ ਵਧੀ ਸੁੰਦਰ ਲੜਕੀ ਦੀ ਸੂਰਤ ਸੀ ਜੋ ਮੇਰੇ ਤੇਰੇ ਰੂਪ ਵਿਚ ਮੈਨੂੰ ਮਿਲ ਗਈ। ਮੇਨੂ ਪਯਾਰੀ ਰੀਮਪੀ ਮੈ ਆਜ ਤੇਨੁ ਆਜ ਤਾਵਾਣੁ ਕਿਰਨ ਕਰ ਕੇ ਭੁਲਾ ਭੁਲਾਵਾ ਪਤਾ ਕਿਊ ਕਿਉਕਿ ਮੈ ਸੂਰਜ ਅਹ ਈ ਇਕ ਕਿਰਨ ਵਰਗੀ ਨੂ ਲੱਗਦੀ ਹੈ ਤੇ ਧਰਤੀ ਤੇ ਜਦੋ ਪੈ ਜਾਂਦੀ ਆ ਤਾ ਏ ਰੋਸ਼ਨ ਕਰ ਦਿੰਦੀ ਹੈ।

ਤੋਂ ਉਸ ਸਵੇਰੇ ਦੀ assembly ਦੀ ਘੰਟੀ ਬਜ ਗਈ ground ਵਿਚ ਪਰੇਯਰ ਕਰਨ ਵਾਸਤੇ ਆਨ ਲਗ ਪਏ ਐ ਇਨਾ ਗਲਾ ਦੇ ਰੀਮਪੀ ਦੀ ਦੁਇ ਘੰਟੇ ਖਡੇ ਹੋ ਗਏ ਈਤੇ ਪਿਆਰ ਭਰੀ ਗਲਾ ਨੂ ਸੁਨ ਸੁਨ ਕੇ ਏਦਾਂ ਅਚ ਅਚ ਕਰ ਰਿਯਾ ਸੀ ਕੀ ਉਦੇ ਇਨ੍ਹੇ ਪਿਆਰ ਭਰੇ ਸ਼ਬਦ ਸੁਣਕੇ ਅੱਜ ਤਕ ਨਹੀਂ ਸੁਣੇ ਹੋਂਦੇ ਉਸ ਦੀਆ ਗੱਲਾਂ ਵਿਚ ਲਾਲੀ ਵਿਚ ਅੱਖਾਂ ਵਿਚ ਅਨੋਖੀ ਚਮਕ prayer ਖਤਮ ਹੋ ਗਈ ਬਚੇ ਚਮਟ ਵਿਚ ਚਲੇ ਗਏ ਅਪਨੀ ਅਪਨੀ ਚਮਟਾ ਪੱਰਾਂ ਲਗੇ ਰੀਮਪੀ ਅਹ ਰੀਮਪੀ ਦਾ ਬਚੇਯਾ ਨੁ ਪੜ੍ਹਨ ਮਨ ਨਹੀਂ ਸੀਗਾ ਉਸ ਦਾ ਮਨ ਸੀਕੀ ਵੋ ਅਮਨ ਦੀਆ ਨਾਲ ਜਾਕੇ ਗਲਾ ਕਰੇ ਅਧੀ ਛੁਟੀ ਹੋ ਬਜੀ ਤੇ ਰੀਮਪੀ ਆ ਬੜੇ ਬਾਕੀ staff room ਭੀ ਵੀ ਅਹ room ਵਿਚ ਆ ਗਏ ਜਿਸ ਕਰਕੇ ਇਨ੍ਹਾਂਦੀ ਮੋਹੱਬਤ ਦੀਆ ਗੱਲਾਂ ਨਾ ਹੋਇਆ। ਊ ਮੱਛੀ ਦੇ ਪਾਨੀ ਵਾਂਗੋ ਤੜਪਤੀ ਰਹੀ। ਇੰਗ ਇਕ ਦੂੱਜੇ ਨਾਲ ਗਲ ਕੀਤੇ ਬਿਨਾ ਤੜਪ ਦੇ ਤੰਨ ਪਰ ਉਨਹਾਂ ਉਨ੍ਹਾਂਦੀ ਕੋਈ ਭੀ ਗਲ ਨਾ ਹੋਈ ਅਸਲ ਵਿਚ ਰੀਮਪੀ ਅਮਨ ਨੂ ਕੁਟਕੇ ਗਲਾ ਲਗਾਨਾ ਚਾ ਰਹੀ ਸੀ ਤੇ ਅਪਨੇ ਮਨ ਨੂੰ ਸ਼ਾਨਥ ਕਰਨਾ ਚਾਂਦੀ ਸੀ ਅੱਧੀ ਛੁਟੀ ਹੁਈ ਅਮਨ ਨੇ ਅਹ school ਛੁਟੀ ਹੁਈ ਸੀ ਅਮਨ ਨੇ ਹੱਸ ਕੇ bus ਚੜ੍ਹ ਗਈ ਚੜ੍ਹ ਗਯਾ ਰੀਮਪੀ ਦਾ ਘਰ ਦਾ ਸਾਰਾਹ ਕਾਮ ਮੁਕਾਕੇ ਰਾਤ ਨੂ ਖਮਬੇ ਵਿਚ ਲੈਟ ਗਈ ਰੀਮਪੀ ਨੇ ਅਮਨ whatsapp ਤੇ ਰੇਹਾ ਬੇਹੇਜਿਯਾ ਅਮਨ ਨੇ ਅਗੇ ਰੇਹ ਦਾ ਜਵਾਬ ਦਿਤਾ ਤਾ ਅਮਨ ਨੇ ਪਿਆਰ ਸੇ ਚੋਗਾ ਚੋਗਾ ਦੇ ਗਲ ਦੇ ਵਿਚਾਰ ਪਾਠ ਕੇ ਸੁਣੇ ਤੇ ਅਮਨ ਦੇ message ਦੇਰ ਏਨੇ ਸਮਰਥਕ ਥੇ ਕਿ ਰੀਮਪੀ ਦੇ ਅੰਦਰ ਕਾਮ ਦੀ ਅੱਗ ਭੜਕ ਉਠਿ ਸਤਿ ਸ਼੍ਰੀ ਅਕਾਲ ਮੈਂ ਜੱਸੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ। ਸੁਆਮੀ ਹਰਿ ਰਾਮ ਕ੍ਰਿਸ਼ਨ ਸੁਆਮੀ ਰਾਮ ਕ੍ਰਿਸ਼ਨ ਪਰਮਹੰਸ ਜੀ ਦਾ ਜਨਮ ਅਠਾਰਾਂ ਸੌ ਛੱਤੀ ਈਸਵੀ ਵਿੱਚ ਬੰਗਾਲ ਦੇ ਜ਼ਿਲ੍ਹਾ ਹੁਗਲੀ ਦੇ ਇੱਕ ਪਿੰਡ ਵਿੱਚ ਹੋਇਆ। ਚਟੋਪਾਧਿਆਇ ਜੀ ਦੀ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਸਨ। ਇਸਦਾ ਇਸਦਾ ਨੇ ਮਨ ਨੂੰ ਡੂੰਘਾ ਅਸਰ ਪਾਇਆ। ਜਦੋਂ ਉਹ ਵੀਹ ਸਾਲਾਂ ਦੇ ਹੋਏ ਤਾਂ ਉਹ ਕਲਕੱਤਾ ਦੇ ਨੇੜੇ ਸਥਿਤ ਤਕਸ਼ਿਲਾ ਦੇ ਕਾਲੀ ਦੇਵੀ ਦੇ ਮੰਦਰ ਦੀ ਪੁਜਾਰੀ ਬਣ ਗਏ। ਉਹ ਦਿਨ ਵੇਲੇ ਮੰਦਰ ਵਿੱਚ ਪੁਜਾਰੀ ਦਾ ਕੰਮ ਕਰਦੇ ਅਤੇ ਰਾਤ ਨੂੰ ਜੰਗਲ ਵਿੱਚ ਜਾ ਕੇ ਪ੍ਰਭੂ ਭਗਤੀ ਵਿੱਚ ਲੀਨ ਹੋ ਜਾਂਦੇ। ਉਨ੍ਹਾਂ ਦੀ ਭਗਤੀ ਭਾਵਨਾ ਅਤੇ ਸਖਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਆਸ-ਪਾਸ ਦੇ ਲੋਕ ਉਨ੍ਹਾਂ ਦੇ ਵਿਚਾਰ ਸੁਣਨ ਲਈ ਮੰਦਰ ਵਿੱਚ ਇਕੱਠੇ ਹੋ ਜਾਂਦੇ। ਉਨ੍ਹਾਂ ਦੀਆਂ ਸਿੱਖਿਆਵਾਂ ਬਹੁਤ ਜ਼ਿਆਦਾ ਸਰਲ ਅਤੇ ਸਨ। ਉਨ੍ਹਾਂ ਨੇ ਇੱਕ ਪ੍ਰਮ ਅਹ ਪ੍ਰਮਾਤਮਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕੀ ਮਾਨਵ ਸੇਵਾ ਕਰਨਾ ਪ੍ਰਮਾਤਮਾ ਦੀ ਸੇਵਾ ਕਰਨ ਦੇ ਸਮਾਨ ਹੈ। ਉਨ੍ਹਾਂ ਦੇ ਸਰਲ ਉਪਦੇਸ਼ਾਂ ਨੇ ਲੋਕਾਂ ਦੇ ਦਿਲਾਂ ਤੇ ਜਾਦੂ ਕਰ ਦਿੱਤਾ ਅਤੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਦੇ ਚੇਲੇ ਬਣ ਗਏ। ਅਠਾਰਾਂ ਸੌ ਛਿਆ ਅਹ ਛਿਆਸੀ ਈਸਵੀ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਸੁਆਮੀ ਵਿਵੇਕਾਨੰਦ ਜੀ ਸੁਆਮੀ ਵਿਵੇਕਾਨੰਦ ਜੀ ਜਿਹੜੇ ਰਾਮਕ੍ਰਿਸ਼ਨ ਦੇ ਸੰਸਥਾਪਕ ਸਨ ਦੀ ਗਿਣਤੀ ਨਾ ਸਿਰਫ ਭਾਰ ਅਹ ਭਾਰਤ ਸਗੋਂ ਸੰਸਾਰ ਦੇ ਮਹਾਨ ਵਿੱਚੋਂ

ਉਹ ਇੱਕ ਮਹਾਨ ਵਿਦਵਾਨ ਅਤੇ ਉੱਚ ਕੋਟੀ ਦੇ ਬੁਲਾਰੇ ਸਨ। ਸੁਆਮੀ ਵਿਵੇਕਾਨੰਦ ਜੀ ਦਾ ਜਨਮ ਬਾਰਾਂ January ਅਠਾਰਾਂ ਸੌ ਤਰੇਹਠ ਈਸਵੀ ਨੂੰ ਕਲਕੱਤਾ ਦੇ ਇੱਕ ਅਮੀਰ ਖਾਨਦਾਨੀ ਵਿੱਚ ਹੋਇਆ ਸੀ। ਉਨ੍ਹਾਂ ਦਾ ਬਚਪਨ ਦਾ ਨਾ ਨਰੇਂਦਰ ਨਾਥ ਦੱਤ ਸੀ। ਉਨ੍ਹਾਂ ਨੇ ਚਰਚ college ਤੋਂ B. Apass ਕੀਤੀ। college ਵਿੱਚ ਪੜ੍ਹਾਈ ਦੇ ਨਾਲ-ਨਾਲ ਆਪਨੇ ਪੱਛਮ ਦੇ ਤਰਕਸ਼ਾਸ਼ਤਰ ਅਤੇ ਦਰਸ਼ਨ ਦਾ ਗਹਿਰਾਈ ਨਾਲ ਅਧਿਐਨ ਕੀਤਾ। ਅਠਾਰਾਂ ਸੌ ਤਰਾਸੀ ਵਿੱਚ ਉਨ੍ਹਾਂ ਦਾ ਇੱਕ ਵਿਵੇਕ ਸੁਆਮੀ ਨੱਥੂਰਾਮ ਕ੍ਰਿਸ਼ਨ ਪਰਮਹੰਸ ਜੀ ਦੇ ਦਰਸ਼ਨ ਲਈ ਗਏ। ਉਹ ਉਨ੍ਹਾਂ ਦੀ ਸਿੱਖਿਆ ਤੋਂ ਐਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਗਏ। ਅਠਾਰਾਂ ਸੌ ਛਿਆਸੀ ਈਸਵੀ ਵਿੱਚ ਸੁਆਮੀ ਰਾਮ ਕ੍ਰਿਸ਼ਨ ਪਰਮਹੰਸ ਜੀ ਦੀ ਮੌਤ ਤੋਂ ਬਾਅਦ ਨਰੇਂਦਰ ਨਾਥ ਨੇ ਉਨ੍ਹਾਂ ਦੇ ਉਪਦੇਸ਼ਾਂ ਦਾ ਵਿਚਾਰ ਕਰਨ ਦਾ ਫੈਸਲਾ ਕੀਤਾ। ਇਸ ਸਿੱਟੇ ਨਾਲ ਉਨ੍ਹਾਂ ਘਰ-ਬਾਰ ਤਿਆਗ ਦਿੱਤਾ। ਉਸ ਦਿਨ ਦੇ ਬਾਅਦ ਉਹ ਲੋਕਾਂ ਵਿੱਚ ਸੁਆਮੀ ਵਿਵੇਕਾਨੰਦ ਜੀ ਦੇ ਨਾ ਨਾਲ ਜਾਣੇ ਜਾਣ ਲੱਗੇ। ਉਹ ਰਾਮ ਕ੍ਰਿਸ਼ਨ ਪਰਮਹੰਸ ਸਾਈਂ ਜੀ ਦੇ ਆਦੇਸ਼ ਭਾਰਤ ਦੇ ਹਰ ਵਿੱਚ ਫੈਲਾਉਣ ਦੇ ਟੀਚੇ ਨਾਲ ਕਈ ਸਾਲ ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਗਏ। ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਉਹ ਜਿਨ੍ਹਾਂ ਵਿੱਚ ਅਮੀਰ ਅਤੇ ਗਰੀਬ ਸ਼ਾਮਿਲ ਸਨ, ਉਨ੍ਹਾਂ ਦੇ ਸਹਿਯੋਗ ਬਣ ਗਏ। ਸੁਆਮੀ ਵਿਵੇਕਾਨੰਦ ਜੀ ਅਠਾਰਾਂ ਸੌ ਤਰਾਨਵੇਂ ਈਸਵੀ ਵਿੱਚ America ਦੇ ਸ਼ਹਿਰ Chicago ਵਿੱਚ ਆਯੋਜਿਤ ਕੀਤੇ ਗਏ ਸੰਸਾਰ ਧਰਮ ਸੰਸਦ ਵਿੱਚ ਭਾਰਤ ਦੇ ਰੂਪ ਵਿੱਚ ਸ਼ਾਮਿਲ ਹੋਏ। ਇਸਦਾ ਆਰੰਭ ਗਿਆਰਾਂ ਸਤੰਬਰ ਅਠਾਰਾਂ ਸੌ ਤਰਾਨਵੇਂ ਈਸਵੀ ਨੂੰ Chicago ਦੇ hall ਵਿੱਚ ਹੋਇਆ। ਪਹਿਲੇ ਦਿਨ ਹੀ ਸੁਆਮੀ ਵਿਵੇਕਾਨੰਦ ਜੀ ਨੇ ਆਪਣਾ ਭਾਸ਼ਣ ਦਿੱਤਾ, ਜਿਵੇਂ ਹੀ ਉਨ੍ਹਾਂ ਨੇ ਆਪਣਾ ਭਾਸ਼ਣ ਏਨਾ ਸ਼ਬਦਾਂ ਵਿੱਚ ਸ਼ੁਰੂ ਕੀਤਾ, America ਦੇ ਭਰਾਵੋ ਆਪਣੇ ਭੈਣੋਂ ਤਾਂ ਪੂਰਾ hall ਤਾਲੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਚਾਰ ਸਾਲ ਪੱਛਮੀ ਦੇਸ਼ਾਂ ਦਾ ਦੌਰਾ ਕਰਨ ਦੇ ਬਾਅਦ ਸੁਆਮੀ ਵਿਵੇਕਾਨੰਦ ਜੀ January ਅਠਾਰਾਂ ਸੌ ਸਤਾਨਵੇਂ ਈਸਵੀ ਨੂੰ ਭਾਰਤ ਵਾਪਸ ਆਏ। ਇਸ ਮੌਕੇ ਤੇ ਉਨ੍ਹਾਂ ਦਾ ਹਰ ਥਾਂ ਤੇ ਬੜੀ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਆਪਣੇ ਦੇਸ਼ ਵਾਸੀਆਂ ਵਿੱਚ ਵੀ ਇੱਕ ਨਵੀਂ ਜਾਗਰੂਕਤਾ ਬਣਾਈ ਤੇ ਉਦੇਸ਼ ਨਾਲ ਉਨ੍ਹਾਂ ਨੇ ਅਠਾਰਾਂ ਸੌ ਸਤਾਨਵੇਂ ਈਸਵੀ ਵਿੱਚ ਕਲਕੱਤਾ ਦੇ ਨੇੜੇ ਬੇਲੁਰ ਅਤੇ ਰਾਮ ਕ੍ਰਿਸ਼ਣ ਮਿਸ਼ਨ ਸਥਾਪਿਤ ਕੀਤੀ। ਸੁਆਮੀ ਵਿਵੇਕਾਨੰਦ ਜੀ ਨੇ ਭਾਰਤੀ ਸਮਾਜ ਵਿੱਚ ਫੈਲੇ ਅੰਧਵਿਸ਼ਵਾਸਾਂ ਦੇ ਅਤੇ ਫ਼ਜ਼ੂਲ ਦੇ ਰੀਤੀ ਰਿਵਾਜਾਂ ਦੀ ਸਖਤ ਸ਼ਬਦ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹ ਜਾਤ-ਪਾਤ ਅਤੇ ਛੂਤ-ਛਾਤ ਦੇ ਸਖਤ ਵਿਰੋਧ ਸਨ। ਉਨ੍ਹਾਂ ਦਾ ਕਹਿਣਾ ਸੀ ਕੀ ਇਹਨਾਂ ਘੁਣ ਯੋਗ ਰਿਵਾਜ਼ਾਂ ਨੇ ਭਾਰਤ ਸਮਾਜ ਨੂੰ ਸਿਉਂਕ ਵਾਂਗ ਖਾ ਕੇ ਖੋਖਲਾ ਕਰ ਦਿੱਤਾ ਹੈ। ਉਨ੍ਹਾਂ ਦੀ ਨਜ਼ਰ ਵਿੱਚ ਸਾਰੀ ਮਾਨਵਤਾ ਇੱਕ ਪ੍ਰਮਾਤਮਾ ਦੀ ਸੰਤਾਨ ਹੈ। ਇਸ ਲਈ ਸਭ ਸਮਾਨ ਹੈ। ਗਰੀਬ ਅਤੇ ਬੇਸਹਾਰਾ ਲੋਕਾਂ ਦੀ ਮੱਦਦ ਕਰਨਾ

ਉਹ ਔਰਤਾਂ ਨੂੰ ਮਰਦ ਅਤੇ ਬਰਾ ਅਹ ਬਰਾਬਰ ਅਧਿਕਾਰ ਦਿੱਤੇ ਜਾਣ ਦੇ ਪੱਖ ਵਿੱਚ ਸਨ। ਉਨ੍ਹਾਂ ਨੇ ਔਰਤਾਂ ਵਿੱਚ ਪ੍ਰਾਚੀਨ ਬੁਰਾਈਆਂ ਜਿਵੇਂ ਲੜਕੀਆਂ ਦੀ ਹੱਤਿਆ, ਬਾਲ ਵਿਆਹ ਅਤੇ ਅਖੰਡ ਕੀਤਾ ਅਤੇ ਵਿਧਵਾ ਵਿਆਹ ਤੇ ਲੱਗੇ

ਸੁਆਮੀ ਵਿਵੇਕਨੰਦ ਜੀ ਨੇ ਚਾਰ ਜੁਲਾਈ ਉੱਨੀ ਸੌ ਦੋ ਈਸਵੀ ਨੂੰ ਇਸ ਨਾਸ਼ ਅਹ ਨਾਸ਼ਵਾਨ ਸੰਸਾਰ ਦਾ ਤਿਆਗ ਕਰ ਦਿੱਤਾ। ਉਸ ਵੇਲੇ ਉਹਨਾਂ ਦੀ ਉਮਰ ਸਿਰਫ ਉਨੱਤੀ ਸਾਲ ਸੀ। ਸੁਆਮੀ ਵਿਵੇਕਾਨੰਦ ਜੀ ਦੇ ਬਾਅਦ ਉੱਨੀ ਸੌ ਦੋ ਈਸਵੀ ਵਿੱਚ ਸੁਆਮੀ ਵਿਵੇਕਾਨੰਦ ਜੀ ਦੀ ਮੌਤ ਦੇ ਬਾਅਦ ਰਾਮ ਕ੍ਰਿਸ਼ਣ mission ਉੱਨਤੀ ਦੀਆਂ ਮੰਜ਼ਿਲਾਂ ਵੱਲ ਵੱਧਦਾ ਗਿਆ। ਇਸ mission ਤੇ ਕਈ ਕੇਂਦਰ ਭਾਰਤ ਦੇ ਪ੍ਰਾਚੀਨ ਸ਼ਹਿਰਾਂ ਵਿੱਚ ਸਥਾਪਿਤ ਕੀਤੇ ਗਏ। ਇਹ ਮਹਾਤਮਾ ਦੀ ਸੇਵਾ ਵਿੱਚ ਰੁੱਝੇ ਸਨ। ਇਨ੍ਹਾਂ ਰਾਹੀਂ ਪੂਰੇ ਦੇਸ਼ ਵਿੱਚ ਹਸਪਤਾਲ ਖੋਲ੍ਹੇ ਗਏ। ਜਿੱਥੇ ਗੰਭੀਰ ਮਰੀ ਅਹ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਸੀ। ਬੇਸਹਾਰਾ ਲੋਕਾਂ ਦੀ ਦੇਖ-ਰੇਖ ਲਈ ਕਈ ਯਤੀਮਖਾਨੇ ਖੋਲੇ ਗਏ ਸਨ। ਹੜ੍ਹ ਜਾਂ ਕਿਸੇ ਹੋਰ ਕੁਦਰਤੀ ਕਰੋਪੀ ਦੇ ਵੇਲੇ ਇਸ mission ਦੀ look ਦੀ ਹਰ ਸਜਾਇਆ ਜਾ ਸਕਦਾ ਸੀ। ਦੇਸ਼ ਵਿੱਚ ਫੈਲੇ ਅਗਿਆਨ ਨੂੰ ਦੂਰ ਕਰਨ ਦੇ ਉਦੇਸ਼ ਨਾਲ ਇਸ mission ਤੇ ਦੇਸ਼ ਭਰ ਵਿੱਚ ਕਈ ਸਕੂਲਾਂ ਕਾਲਜਾਂ ਵਿੱਚ libraries ਦੀ ਸਥਾਪਨਾ ਕੀਤੀ ਸੀ। ਸੁਆਮੀ ਵਿਵੇਕਾਨੰਦ ਜੀ ਨੇ ਭਾਰਤੀ ਸਮਾਜ ਵਿੱਚ ਫੈਲੇ ਅੰਧਵਿਸ਼ਵਾਸਾਂ ਅਤੇ ਫਜ਼ੂਲ ਦੇ ਰੀਤੀ ਰੀਵਾਜ਼ਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹ ਜਾਤ-ਪਾਤ ਅਤੇ ਛੂਤ-ਛਾਤ ਦੇ ਸਖਤ ਵਿਰੋਧੀ ਸਨ। ਉਨ੍ਹਾਂ ਦਾ ਕਹਿਣਾ ਸੀ ਕੀ ਇਹਨਾਂ ਘੁਣ ਯੋਗ ਰਿਵਾਜ਼ਾਂ ਨੇ ਭਾਰਤ ਸਮਾਜ ਨੂੰ ਸਿਉਂਕ ਵਾਂਗ ਖਾ ਕੇ ਖੋਖਲਾ ਕਰ ਦਿੱਤਾ ਹੈ। ਉਨ੍ਹਾਂ ਦੀ ਨਜ਼ਰ ਵਿੱਚ ਸਾਰੀ ਮਾਨਵਤਾ ਇੱਕ ਪ੍ਰਮਾਤਮਾ ਦੀ ਸੰਤਾਨ ਹੈ। ਇਸ ਲਈ ਸਭ ਸਮਾਨ ਹਨ। ਗਰੀਬ ਅਤੇ ਬੇਸਹਾਰਾ ਲੋਕਾਂ ਦੀ ਮੱਦਦ ਕਰਨਾ ਉਹ ਆਪਣੀ ਜਿੰਦਗੀ ਦਾ ਸਭ ਤੋਂ ਵੱਡਾ ਉਦੇਸ਼ ਮੰਨਦੇ ਸਨ।

ਦਿੱਤੇ ਜਾਣ ਦੇ ਪੱਖ ਵਿੱਚ ਉਨ੍ਹਾਂ ਨੇ ਔਰਤਾਂ ਵਿੱਚ ਪ੍ਰਾਚੀਨ ਬੁਰਾਈਆਂ ਜਿਵੇਂ ਲੜਕੀਆਂ ਦੀ ਹੱਤਿਆ, ਬਾਲ ਵਿਵਾਹ ਅਤੇ ਅਖੰਡ ਕੀਤਾ। ਅਤੇ ਵਿਧਵਾ ਵਿਆਹ ਤੇ ਲੱਗੇ ਪਾਬੰਧੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸੁਆਮੀ ਵਿਵੇਕਨੰਦ ਜੀ ਨੇ ਚਾਰ ਜੁਲਾਈ ਉੱਨੀ ਸੌ ਦੋ ਈਸਵੀ ਨੂੰ ਇਸ ਨਾਸ਼ਵਾਨ ਸੰਸਾਰ ਦਾ ਤਿਆਗ ਕਰ ਦਿੱਤਾ। ਉਸ ਵੇਲੇ ਉਹਨਾਂ ਦੀ ਉਮਰ ਸਿਰਫ ਉਨੱਤੀ ਸਾਲ ਸੀ। ਸੁਆਮੀ ਵਿਵੇਕਾਨੰਦ ਜੀ ਦੇ ਬਾਅਦ ਉੱਨੀ ਸੌ ਦੋ ਈਸਵੀ ਵਿੱਚ ਸੁਆਮੀ ਵਿਵੇਕਾਨੰਦ ਜੀ

ਹੈਲੋ ਰਾਜੇ ਭਾ ਫਿਰ ਉਹ ਹੋਇਆ ਕੋਈ ਬੱਕਰੀ ਦਾ ਮਸਲਾ ਮੁਸਲਾ ਹੱਲ ਕੇ ਨਹੀਂ ਕੁਝ ਪਤਾ ਲੱਗਾ ਕੇ ਨਹੀਂ ਪਿੰਡੋ ਪੁੱਛਣਾ ਹੀ ਤੂੰ ਇਹਦਾ ਕਰਨਾ ਹੀ ਜਾਂ ਪਿੰਡ ਚ ਗੁਰਦਵਾਰੇ ਜਾ ਕੇ ਤੇ ਅਲੌਸਮੇਂਟ ਕਰਾਉਣੀ ਹੀ ਉਹਦੇ ਵਾਂਗੂ ਜਿਦਾ ਉਹ ਲੱਡੂ ਦੀ ਕੁੜੀ ਨੇ ਨਹੀਂ ਹੀ ਕਰਾਈ ਮੁੰਨੀ ਨੇ।

ਨਹੀਂ ਨਹੀਂ ਹੁਣ ਮੈ ਲਾਲਿਆ ਸਾਬ ਆ ਜਦੋ ਮੈ ਉਹਨਾਂ ਘਰੋਂ ਚਲ ਜਾਂਦੀ ਨਾ ਹੁਣ ਮੈ ਇਹਨੂੰ ਸੋਹ ਦਵਾਉਣੀ ਗੁਰਦਵਾਰੇ ਖੜ੍ਹਨ ਲੱਗਾ ਇਹਨੂੰ ਨਵਾ ਨਵੁ ਕੇ ਨਾ ਘੁਮਣੀ। ਅੱਛਾ ਤੇ ਬਿਨ੍ਹਾਂ ਨਹਾਤੇ ਨਹੀਂ ਜਾ

ਨਹੀਂ ਜਿਦਾ ਉਹਨੇ ਕਰਾਈ ਹੀ ਪੀ ਕਾਲੇ ਰੰਗ ਦੀ ਕੁੱਤੀ ਆ ਬਾਬੇ ਤਿੰਦੇ ਤੋਂ ਕਰਾਇਆ ਕਾਲੇ ਰੰਗ ਦੀ ਕੁੱਤੀ ਆ, ਕਲਾ ਉਹਦਾ ਰੰਗ ਵਾ, ਲੰਮੇ ਲੰਮੇ ਕੰਨ ਵਾ।

ਯਾਰ ਉਹ ਤੇ ਕੁੱਤਾ ਹੀ ਉਹ ਖਾ ਥੋੜੀ ਕਿਹੇ ਨੇ ਲੈਣਾ ਇਹਦਾ ਕੀ ਪਤਾ ਵਾ ਕੇ ਕਿਹੇ ਨੇ ਬਣਾ ਕੇ ਨਹੀਂ ਖਾਲੀ।

ਤੇ ਨਾਲੇ ਅਨੋਸਮੇਂਟ ਕਰਾਉਣ ਦਾ ਤਾ ਫਾਇਦਾ ਨਾ ਪੀ ਜੇ ਮੈਨੂੰ ਨਾ ਪਤਾ ਹੋਵੇ ਮੈ ਇਹ ਕੰਮ ਆਪ ਕੀਤੇ ਮੈਨੂੰ ਨਹੀਂ ਪਤਾ ਮੇਰੀ ਬੱਕਰੀ ਕਿਥੇ ਆ।

ਯਾਰ ਬੱਕਰੀ ਗਵਾਚੀ ਨੂੰ ਵੀ ਦੋ ਦਿਨ ਹੋਗੇ ਜੇ ਤੇ ਇਹਨੂੰ ਗਵਾਚੀ ਨੂੰ ਵੀ ਦੋ ਦਿਨ ਹੋਗੇ ਇਹਦਾ ਵੀ ਨਹੀਂ ਧਿਆਨ ਹੇਗਾ ਇੱਥੇ ਕੰਮ ਚ ਇਹਨੂੰ ਵੀ ਪਤਾ ਆ ਹੁਣ ਇਹਨੂੰ ਮੈ ਸੱਦਣ ਲੱਗਾ ਪੇਕੇ ਇੱਥੇ। ਹਾਂ ਨਹੀਂ ਤੇ ਫਿਰ ਪਾਥੀਆਂ ਥੱਲਿਓਂ ਸਮਾਨ ਕਿਦਾਂ ਕੱਢਦੀ ਇਹ ਜੇ ਇੱਥੇ ਨਹੀਂ ਰਹਿੰਦਾ ਸੱਦ ਕੇ ਨਾ ਪੇਕੇ ਤੇ ਇਹਦੇ ਮਾਂ ਪਿਓ ਦੀ ਇਹਦੇ ਭਰਾਵਾਂ ਦੀ ਸੋਹ ਚਕਾਉਣੀ ਇਹਨੂੰ ਮਾਰ ਕੁਟਦਾ ਨਹੀਂ ਇਹਦੇ ਤੇ ਫਾਇਦਾ।

ਤੇਰਾ ਲਗਦਾ ਪੀ ਚਲ ਉਹਨਾਂ ਦੇ ਵਿਚ ਬਹਾਲ ਕੇ ਗੱਲ ਨਿਬੇੜ ਲੈਣੇ ਆ ਹੇਨਾ ਉਹਨਾਂ ਚ ਬਹਿ ਕੇ ਮੈ ਕਿਹਾ ਗੱਲ ਕਰ ਲੈਣੇ ਆ ਜਦੋ ਇਹ ਮੇਰੇ ਗੱਲ ਪੈਂਦੀ ਹੀ ਤੇ ਕੁੜੀਆਂ ਵੀ ਮੈਨੂੰ ਮਾਰਦੀਆਂ ਵਾ।

ਆ ਵੇਖਲੋ ਅਜਕਲ ਨਾਲੇ ਨਿਆਣੇ ਪਾਲੋ ਤੇ ਨਾਲੇ ਛਿੱਤਰ ਖਾਓ ਇਹਨਾਂ ਕੋ

ਹਮ ਇਹ ਤੇ ਫਿਰ ਔਖਾ ਈ ਹੋਗਿਆ। ਕਰਨ ਦਿਆ ਮੈ ਇਹਨਾਂ ਲਈ ਕਰਨ ਦਿਆ ਵਾ ਮੇਰਾ ਕੀ ਪਤਾ ਮੈ ਕਦੋ ਓਵਰਡੋਜ਼ ਹੋ ਜਾਣਾ ਤੇ ਮੈ ਆਪ ਜਹਾਜੇ ਚੜ ਜਾਣਾ।

ਨਹੀਂ ਏਦਾਂ ਨਹੀਂ ਚਾਹੀਦਾ ਹੋਈਦਾ ਏਦਾਂ ਦੀਆ ਗੱਲਾਂ ਨਹੀਂ ਕਹੀਦੀਆ ਰੱਬ ਭਰਾ ਤੇਰੀ ਲੰਮੀ ਲੰਮੀ ਉਮਰ ਕਰੇ ਧੀਆਂ ਪੁੱਤ ਆ ਤੇਰੇ ਨਿੱਕੇ ਨਿੱਕੇ ਆਪਾ ਤੇ ਆਨੇ ਤੂੰ ਸੌ ਸਾਲ ਜੀਵੇ ਫਿਰ ਇਹਦੇ ਜਿਹੜੇ ਲੰਮੇ ਲੰਮੇ ਹੱਥ ਮਾਰਦੀ ਆ ਘਰ ਦੇ ਵਿਚ ਇਹ ਕੌਣ ਕਰੇ।

ਆਹੋ ਯਾਰ ਇਹ ਗੱਲੋ ਗ਼ਲਤ ਵਾ ਇਹ ਗੱਲੋ ਕਵਾਗੇ ਗ਼ਲਤ ਏ।

ਇਹਦੇ ਵੇਖ ਪੀ ਇਹਦੇ ਮੇਰਾ ਕੋਈ ਪਤਾ ਨਹੀਂ ਹੈ ਮੈਨੂੰ ਕਿੱਦਣ ਫੜ ਕੇ ਲੈ ਜਾਣਾ ਮੈ ਕਿੱਦਣ ਅੰਦਰ ਚਲ ਜਾਣਾ ਤੇ ਇਹ ਤੇ ਏਦੇ ਕਰਕੇ ਈ ਕਰਨ ਦਿਆ ਪੀ ਇਹ ਮਗਰੋਂ ਸੁਖੀ ਰਹੋ।